ਇਹ ਇੱਕ ਵਾਲ ਪੇਪਰ ਦੀ ਬਿਲਡਿੰਗ ਆ ਤੇ ਬਾਹਰ ਦੋ ਸਕੂਟਰ ਖੜੇ ਆ।

ਜਿਦ੍ਹੇ ਅੰਦਰ ਕੀ ਆ ਤਿਰੰਗੇ ਦੇ ਕਲਰ ਦਾ ਪੇਂਟ ਹੋਇਆ ਹੋਇਆ ਵਾ।

ਤੇ ਆਲੇ ਦੁਆਲੇ ਕਾਫੀ ਲੋਕ ਖੜੇ ਆ ਜੋ ਕਿ ਇਨਸਾਈਡ ਦੇਖਣ ਦੀ ਕੋਸ਼ਿਸ਼ ਕਰ ਰਹੇ ਆ।

ਇਹ ਇਕ ਭਾਰਤ ਪੈਟਰੋਲੀਅਮ ਦਾ ਟਰੱਕ ਆ।

ਜੀਦੇ ਕਿਨਾਰੇ ਤੇ ਇੱਕ ਕੈਮਰਾ ਲੱਗਾ ਹੋਇਆ।

ਤੇ ਦੋਨੋਂ ਜਾਨੇ ਜਿਹੜੇ ਆ ਉਹ ਜਿਹੜੇ ਅਪਨਾ ਅਪਨਾ ਮਿਊਜ਼ੀਕਲ ਇੰਸਟਰੁਮੇਂਟ ਜਿਹੜਾ ਵਾ ਉਹ ਪਲੇ ਕਰ ਰਹੇ ਆ।

ਤੇ ਪਿੱਛੇ ਪੰਜ ਬਲੈਕ ਚੇਅਰਸ ਲੱਗੀਆਂ ਹੋਈਆਂ ਵਾ।

ਜਿੱਥੇ ਇੱਕ ਲੜਕਾ ਜਿਹੜਾ ਉਹ ਜਾ ਰਿਹਾ ਆ।

ਤੇ ਕਾਫੀ ਸਾਰੇ ਵੱਡੇ ਵੱਡੇ ਟ੍ਰੀ ਲੱਗੇ ਹੋਇ ਆ।

ਤੇ ਵੋਕਿੰਗ ਏਰੀਆ ਦੇ ਦੋਨੋਂ ਸਾਈਡ ਤੇ ਯੈੱਲੋ ਐਂਡ ਗ੍ਰੀਨ ਕਲਰ ਦੀਆਂ ਲਾਈਨਸ ਬਣਾਈਆਂ ਗਈਆਂ ਵਾਂ।

ਤੇ ਪਿੱਛੇ ਜਿਹੜਾ ਉਹ ਘਾਹ ਨਜ਼ਰ ਆ ਰਿਹਾ ਏ ਆ ਤੇ ਇੱਕ ਟ੍ਰੀ ਦਿਖਾਈ ਦੇ ਰਿਹਾ ਏ ਆ।

ਐਂਡ ਬੱਚਿਆਂ ਨੇਂ ਤੇ ਫੀਮੇਲਜ਼ ਨੇਂ ਪਿੰਕ ਕਲਰ ਦੇ ਕਲੋਥਸ ਜਿਹੜੇ ਆਂ ਉਹ ਵਿਅਰ ਕਿੱਤੇ ਹੋਏ ਆ।

ਦੋਨੋਂ ਸਾਈਡ ਤੇ ਜੇਹੜਾਆ ਇੱਕ ਇੱਕ ਟਾਇਰ ਪਿਆ ਹੋਏਆ ਆ ਪਿੱਛੇ ਚਾਰ ਪਿੱਲਰ ਆ ਰੈੱਡ ਕਲਰ ਦੇ।